ਕਿਵੇਂ ਕਿਵੇਂ ਮੈਡਮ ਤੁਹਾਡੀ ਜਿਹੜੀ ਅਵਾਜ ਹੈ ਕੁਛ ਮੈਨੂੰ ਸਾਫ ਸਮਾਜ ਨਹੀਂ ਆਈ ਕੁਛ ਗੱਲਾਂ ਵਿਚੇ ਰਹਿ ਗਈਆਂ ਅਧੂਰੀਆਂ ਤੁਸੀਂ ਦੁਬਾਰਾ ਦੱਸਣ ਦੀ ਕਿਰਪਾਲਤਾ ਕਰੋਂਗੇ ma'am ਤੁਸੀਂ ਜਿਹੜੀ ਆਪਣੀ ਗੱਲ ਹੈ ਜਿਹੜੀ ਤੁਹਾਡੀ ਆਪਣੀ ਗੱਲ ਏ ਮੈਨੂੰ ਸਪਸ਼ਟ ਤਰੀਕੇ ਨਾਲ ਸਮਝਾਓ ਮੈਨੂੰ ਸਮਝ ਨਹੀਂ ਆ ਰਹੀ ਤੇ ਰੱਖਣ ਉਹ ਆਏ ਸੀ ਤੇ ਤੁਸੀਂ ਵਾਪਸ ਕਰਤਾ ਸਾਮਾਨ ਕੇ ਉਹ ਰੱਖ ਗਏ ਤੁਸੀਂ ਚਕਵਾਉਣਾ ਹੈ ਸਾਮਾਨ ਮੈਨੂੰ ਤੁਹਾਡੀ ਗੱਲ ਨਹੀਂ ਸਪਸ਼ਟ ਸਮਝ ਆਈ

ਜੀ ਮੈਡਮ ਤੁਹਾਡੀ ਜਿਹੜੀ ਸਹਾਇਤਾ ਹੈ ਉਹ ਪੂਰੀ ਕੀਤੀ ਜਾਵੇਗੀ ਕੀ ਮੈਂ ਜਾਂ ਸਕਦੀ ਆ ਮੈਡਮ ਤੁਹਾਡੇ ਭਰਾ ਨੇ ਜਿਹੜੀ payment ਸੀਗੀ ਉਹ ਕਰਤੀ ਸੀਗੀ ਸਾਡੀ company ਵਿਚ

ਜੀ ਮੈਡਮ payment ਜਿਹੜੀ ਹੁੰਦੀ ਆ ਏਦੇ ਵਿਚ ਸਮੇ ਤੇ ਕੀਤੀ ਜਾਂਦੀ ਏ ਮੈਡਮ ਸਭ ਤੋਂ ਪਹਿਲਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਜਿਹੜੇ ਵੀ ਤੁਹਾਡੀ ਭਾਈ ਦੀ ਉਹ request ਸੀਗੀ ਓਹਨਾ ਨੇ ਸਾਡੀ company ਵਿਚ ਪਾਈ ਸੀ ਅਤੇ ਫਿਰ ਜਿਹੜੀ ਸਾਡੀ company ਵੱਲੋਂ ਬੰਦੇ ਜਿਹੜੇ ਸੀਗੇ ਉਹ ਆਏ ਸੀਗੇ ਅਤੇ ਤੁਸੀਂ ਓਹਨਾ ਨੂੰ ਵਾਪਸ ਕਰਤਾ ਸੀ ਮੈਂ ਤੁਹਾਨੂੰ ਬੜੇ ਹੀ ਦੁੱਖ ਨਾਲ ਕਹਿਣਾ ਚਾਹੂੰਗੀ ਕਿ ਜਦੋਂ ਤੁਸੀਂ ਸਾਡੇ ਦੇ ਕਰਮਚਾਰੀਆਂ ਨੂੰ ਮੋੜ ਦਿੱਤਾ ਸੀਗਾ ਤੇ ਜਿਹੜੀ ਤੁਹਾਡੀ request ਸੀ ਜਦ company ਦੇ ਕਰਮਚਾਰੀਆਂ ਨੇ ਆ ਕੇ ਦੱਸਿਆ ਤਾਂ ਤੁਹਾਡੀ request ਨੂੰ ਬੰਦ ਕਰ ਦਿੱਤਾ ਗਯਾ ਤਾ ਅਤੇ ਉਸ number ਤੇ ਲਿਖ ਦਿੱਤਾ ਗਿਆ ਤਾ fraud ਤਾਂਕਿ ਜਿਹੜੇ ਸਾਡੀ company ਦੇ ਜਿਹੜੇ ਕਰਮਚਾਰੀ ਸੀਗੇ ਉਹ ਤੁਹਾਡੇ ਘਰ ਆਏ ਅਤੇ ਤੁਸੀਂ ਵਾਪਸ ਓਹਨਾ ਨੂੰ ਮੋੜ ਦਿੱਤੋ ਇਸ ਕਰਕੇ ਲਿਖਿਆ ਗਿਆ ਸੀ ਮੈਡਮ ਕਾਰਣ ਹੀ ਸੀਗਾ ਕਿ ਸਾਡੀ ਜਿਹੜੀ company ਸੀਗੀ ਉਹ ਬੜੇ ਹੀ busyschedule ਵਾਲੀ ਹੈ ਅਤੇ ਬੜੇ ਹੀ busyschedule ਵਿੱਚੋ ਜਿਹੜੇ ਦੋ ਕਰਮਚਾਰੀ ਕੱਢ ਕੇ ਤੁਹਾਡੇ ਘਰ ਭੇਜਿਆ ਸੀਗਾ ਤੇ ਤੁਸੀਂ ਓਹਨਾ ਨੂੰ ਵਾਪਸ ਮੋੜਤਾ number ਤੇ fraud ਲਿਖ ਦਿੰਦੇ ਆ ਤਾਂਕਿ ਅੱਗੇ ਨੂੰ ਸਾਨੂੰ ਯਾਦ ਰਹੇ ਕਿ ਇਹ ਜਿਹੜੇ ਬੰਦੇ ਹਿਗੇ ਨੇ ਇਹਨਾ ਤੋਂ onlinepayment ਪਹਿਲਾਂ ਲੈਣੀ ਏ ਤੇ ਬਾਅਦ ਵਿਚ ਕੰਮ ਕਰਨ ਲੈ ਜਾਂ ਹੈ ਇਸ ਕਰਕੇ ਮੈਡਮ ਮੈਨੂੰ ਮਾਫ ਕਰਨਾ ਤੁਹਾਡਾ ਜਿਹੜਾ ਵਾਪਸ ਮੋੜਨ ਵਾਲਾ ਫੈਸਲਾ ਸੀਗਾ ਉਹ ਬਹੁਤ ਗ਼ਲਤ ਸੀਗਾ ਹੁਣ ਤੁਹਾਨੂੰ online payment ਪਹਿਲਾਂ ਕਰਨੀ ਪਵੇਗੀ ਤਾਹਿ ਅਸੀਂ ਤੁਹਾਡੀ ਕੋਈ ਸਹਾਇਤਾ ਕਰ ਪਾਵਾਂਗੇ ਜੀ ਮੈਡਮ ਤੁਹਾਨੂੰ ਹੁਣ payment ਕਰਨੀ ਪਾਏਗੀ ਕੀ ਤੁਸੀਂ onlinepayment ਕਰੋਂਗੇ ਜਾ ਤੁਸੀਂ ਸਾਡੀ company ਵਿਚ ਆ ਕੇ ਜਮਾ ਕਰਵਾ ਕੇ ਜਾਓਗੇ ਪੈਸੇ ਕੀ ਮੈਂ ਜਾਂ ਸਕਦੀ ਆ ਜੀ ਮੈਡਮ ਕੁਜ ਸਮਾਂ ਇੰਤਜ਼ਾਰ ਕਰੋ ਮੈਂ ਤੁਹਾਡਾ ਹੀ ਵਾਲਾ numbersearch ਕਰਕੇ ਕੱਢੀ ਆ ਕੁਛ ਸਮਾਂ ਇੰਤਜ਼ਾਰ ਕਰੋ hellomadamhello ਹਾਂਜੀ line ਤੇ ਬਣੇ ਰਹਿਣ ਲੈ ਮੈਡਮ ਤੁਹਾਡਾ ਧੰਨਵਾਦ ਆ ਮੈਡਮ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਮੇਰੀ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਵਜੂਦ ਵੀ fraudlist ਵਿੱਚੋ ਕਾਢਾਂ ਲੈ ਉਸਨੂੰ ਇੱਕ ਮਿੰਟ ਦਾ ਸਮਾਂ ਲੱਗੇਗਾ ਇੱਕ ਮਿੰਟ ਦੇ ਸਮੇ ਵਿਚ ਮੈਡਮ ਤੁਸੀਂ ਮੈਨੂੰ ਦੱਸ ਸਕਦੇ ਊ ਬਾਰੇ ਕਿ ਤੁਸੀਂ payment ਕਿਵੇਂ ਕਰੋਂਗੇ ਕਿਸ ਮਾਧਿਅਮ ਰਾਹੀਂ ਕਰੋਂਗੇ ਜੀ ਮੈਡਮ ਤੁਹਾਡੀ ਪੂਰੀ ਸੇਵਾ ਕੀਤੀ ਜਾਵੇਗੀ ਮੈਡਮ ਜੀ ਮੈਡਮ ਤੁਸੀਂ ਹਾਂਜੀ ਮੈਡਮ guarantee ਦੇ ਵੀ ਸਾਡੀ company ਵੱਲੋਂ ਪੈਸੇ ਲਿੱਟੇ ਜਾਂਦੇ ਹਨ ਮੈਡਮ ਮੈਂ ਤੁਹਾਨੂੰ ਇੱਕ link ਕਰਦੀ ਆ ਉਸ ਤੇ ਤੁਸੀਂ ਜਿਹੜੀ ਹੈਗੀ ਆ ਆਪਣੀ payment ਮੈਡਮ ਮਾਫ ਕਰਿਓ ਮੈਨੇ ਤੁਹਾਡਾ ਸਾਮਾਨ ਨਹੀਂ ਪੁੱਛਿਆ ਸਾਮਾਨ ਕਿ ਕਿ ਹੈ ਹਾਂਜੀ ਹਾਂਜੀ ਬੇਬੇ ਜੀ ਸੰਦੂਕੜੀ ਹੋਰ ਕਿ

ਮੈਡਮ ਤੁਹਾਡੀ ਅਵਾਜ ਬੜੀ ਕੱਟ ਕੇ ਆ ਰਹੀ ਆ ਕਿ ਤੁਸੀਂ ਮੈਨੂੰ ਦੱਸਣ ਦੀ ਕਿਰਪਾਲਤਾ ਕਰੋਂਗੇ ਕੀ ਕਹਿ ਰਹੇ ਹੋ ਮੈਡਮ ਜੋ ਕੁਜ ਤੁਸੀਂ ਪਹਿਲਾਂ ਜੋ ਤੁਸੀਂ ਪਹਿਲਾਂ ਮੈਡਮ ਸੁਣੋ ਤਾਂ ਸਹੀ ਮੇਰੀ ਗੱਲ ਜੋ ਕੁਜ ਗੱਲਾਂ ਪਹਿਲਾ ਦੱਸੀਆਂ ਸੀ ਜੋ ਵੀ ਸਾਮਾਨ ਦੱਸਿਆ ਹੈ ਉਹ ਦੁਬਾਰਾ repeat ਦੀ ਕਿਰਪਾਲਤਾ ਕਰੋਂਗੇ ਮੈਨੂੰ ਸੁਣਨ ਵਿਚ ਬਹੁਤ ਬਹੁਤ ਔਖਾ ਹੋਇਆ ਸੀਗਾ ਤੁਹਾਡੀ ਅਵਾਜ ਬਹੁਤ ਕੱਟ ਰਹੀ ਸੀਗੀ ਨਾਲੇ ਥੋੜਾ ਜੇਹਾ ਵਿਚ ਹੋਕੇ ਮੈਡਮ ਗੱਲ ਕਰੋ ਤੁਸੀਂ ਮੈਨੂੰ ਥੋੜੀ ਅਵਾਜ ਹੈਗੀ ਜਿਹੜੀ ਹੈਗੀ ਆ ਸੁਣਨ ਵਿਚ ਤੇ ਤੁਹਾਡੀ ਗੱਲ ਸਮਝਣ ਵਿਚ ਬੜਾ ਔਖਾ ਹੋ ਰਿਹਾ ਹੈ ਮੈਡਮ ਹਾਂਜੀ ਮੈਡਮ ਹੁਣ ਬਿਲਕੁਲ ਆ ਰਹੀ ਹੈ ਹਾਂਜੀ ਮੈਡਮ ਆ ਰਹੀ ਆ ਤੁਹਾਡੀ ਅਵਾਜ ਆ ਰਹੀ ਹੈ ਮੈਂ ਤੁਹਾਨੂੰ ਇਹ ਕਹਿ ਰਹੀ ਆ ਕਿ ਜੋ ਗੱਲਾਂ ਤੁਸੀਂ ਪਹਿਲਾਂ ਕਹੀਆਂ ਨਾ ਆਪਣੇ ਸਾਮਾਨ ਦੀ list ਵਾਰੇ ਮੈਨੂੰ ਦੱਸ ਰਹੇ ਸੀਗੇ ਸੰਦੂਕੜੀ ਤੋਂ ਬਾਅਦ ਤੁਸੀਂ ਜਿਹੜਾ ਵੀ ਅਕਹਾਰ ਬੋਲਿਆ ਸੀ ਉਹ ਮੈਨੂੰ ਸੰਜਾਹ ਨਹੀਂ ਆਇਆ ਸੀ ਕਿ ਤੁਸੀਂ ਦੁਬਾਰਾ ਦੱਸਣ ਦੀ ਕਿਰਪਾਲਤਾ ਕਰੋਂਗੇ

ਜੀ ਮੈਡਮ ਹੋਰ ਮੈਡਮ ਕੀ ਕੀ ਏ Hello hello ਹਾਂਜੀ madam ਮੈਂ logistic ਅਤੇ retailing department ਦੇ ਵਿੱਚੋ ਸੁਰਿੰਦਰ ਸਿੰਘ ਸੋਢੀ ਗੱਲ ਕਰ ਰਿਹਾ ਹਾਂ। Logistic ਅਤੇ delivery depatment ਅਤੇ ABC solution ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡੀ ਕਿਸ ਤਰ੍ਹਾਂ ਸਹਾਇਤਾ ਕਰ ਸਕਦਾ ਹਾਂ madam ਤੁਸੀ ਘਰ change ਕੀਤਾ ਹੈ ਤਾਂ ਤੁਸੀਂ ਹੁਣ ਨਵੇਂ address ਤੇ ਆਪਣੇ ਪੁਰਾਣੇ ਘਰ ਦਾ ਸਮਾਨ ਨਵੇਂ ਘਰ ਦੇ ਪਤੇ ਤੇ ਪਹੁਚਾਹੁਣਾ ਚਾਉਂਦੇ ਹੋ?

ਆਹ madam ਤੁਹਾਡੀ ਅਵਾਜ ਨਾ ਕਾਫੀ ਗੂੰਜ ਰਹੀ ਹੈ, ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਥੋੜਾ ਜਿਹਾ ਬਾਹਰ ਆਕੇ ਗੱਲ ਕਰੋ ਤਾਂ ਕਿ ਤੁਹਾਡੀ ਅਵਾਜ਼ ਮੈਨੂੰ, ਚੰਗੇ ਤਰੀਕੇ ਨਾਲ ਸੁਣਾਈ ਦੇਵੇ ਅਤੇ ਮੈਂ ਤੁਹਾਨੂ ਇੱਕ ਵਧੀਆ solution ਪ੍ਰਦਾਨ ਕਰ ਸਕਾਂ ਇਹ ਆਪਣੀ ਦੋਵਾਂ ਦੀ ਗੱਲ ਬਾਤ ਕਰਨ ਦੇ ਮਕਸਦ ਦੇ ਲਈ ਇੱਕ ਸਹੀ, Approch ਹੋਵੇਗੀ ਬੇਨਤੀ ਦੇ ਮੁਤਾਬਿਕ ਤੁਸੀਂ ਕਿਰਪਾ ਕਰਕੇ ਬਾਹਰ ਆਕੇ ਮੇਰੇ ਨਾਲ ਗੱਲ ਬਾਤ ਕਰਨ ਦੀ ਖੇਚਲ ਕਰ ਸਕਦੇ ਹੋ madam ਜੀ madam ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਮੈਂ ਤੁਹਾਨੂੰ ਪੁੱਛਣਾ ਚਾਂਹਾਗਾ ਕਿ ਤੁਹਾਡਾ ਮੌਜੂਦਾ ਘਰ ਦਾ address ਕੀ ਹੈ?

ਖਰੜ ਪਿੰਡ ਸਮਾਣਾ road ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਤੁਸੀ ਮੈਨੂੰ ਇਹ ਦੱਸੋ ਵੀ ਮਕਾਨ number ਤੇ ਵਾਰਡ number ਕਿੰਨਾ ਹੈ? ਠੀਕ ਆ madam ਤੇ ਮੈਂ ਹੁਣ ਇਹ ਪੁੱਛਣਾ ਚਾਹਾਂਗਾ ਕਿ ਜਿਸ ਨਵੇਂ ਘਰ ਦੇ address ਤੇ ਤੁਸੀ ਆਪਣਾ ਅਹ ਸਮਾਨ ਪਹੁਚਾਉਣਾ ਚਾਹੁੰਦੇ ਹੋ, ਉਸ ਘਰ ਦਾ address ਤੁਸੀਂ ਮੈਨੂੰ ਇੱਕ ਵਾਰ confirm ਕਰਵਾ ਦਿਓ।

ਨਹਿਰੂ ਗਲੀ ਮਹਿਤਾ Tailor ਹਾਂਜੀ ਵਾਰਡ number ਚੋਵੀ ਮਕਾਨ number ਛਿਆਲੀ ਠੀਕ ਆ madam ਤੇ ਇਹ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ, ਮੈ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ company ਦੇ ਵਿੱਚ ਪੰਜ ਤਰਾਂ ਦੇ plan ਆਪਣੇ ਗ੍ਰਾਹਕਾਂ ਨੂੰ ਦਿਤੇ ਜਾਂਦੇ ਨੇ ਇਨ੍ਹਾਂ plan ਦੇ ਤਹਿਤ ਤੁਹਾਡਾ ਸਮਾਨ ਅਸੀਂ ਇਕ ਜਗਾ ਤੋਂ ਦੂਸਰੀ ਜਗਾ ਪਹੁੰਚਾ ਸਕਦੇ ਹਾਂ ਤੇ madam ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਜੇਕਰ ਸਾਡੀ company ਦੇ ਆਹ ਮੁਲਾਜਮਾਂ ਦੇ ਸਾਡੇ delivery agent ਦੇ ਤਹਿਤ ਆਪਣਾ ਸਮਾਨ ਸਾਡੇ store ਤੇ ਪਹੁਚਾਉਣਾ ਚਾਉਂਦੇ ਹੋ, ਉਸਦਾ ਵੀ option ਸਾਡੇ ਕੋਲ ਦਿੱਤਾ ਜਾਂਦਾ ਹੈ ਜਾਂ ਫਿਰ ਤੁਸੀਂ ਆਹ ਸਾਡੇ company ਦੇ store 'ਚ ਖੁਦ ਜਾ ਕੇ ਆਪਣਾ ਸਮਾਨ ਰੱਖ ਕੇ ਆ ਸਕਦੇ ਹੋ ਉਸਤੋਂ ਬਾਅਦ ਅਸੀਂ, ਸਾਡੇ transport vehicles ਦੇ ਵਿੱਚ ਤੁਹਾਡਾ ਸਾਰਾ ਸਮਾਨ ਭਰ ਕੇ ਤੁਹਾਡੇ ਵੱਲੋ ਦੱਸੇ ਗਏ address ਤੇ ਖੁਦ ਪਹੁੰਚਾ ਦੇਵਾਂਗੇ, ਤਾਂ ਮੈਂ ਜਾਨਣਾ ਚਾਹਾਂਗਾ ਕਿ ਤੁਸੀ ਦੋਵਾਂ ਵਿੱਚੋਂ ਕਿਹੜਾ option ਚੁਣੋਂਗੇ ਹਾਂਜੀ ਬਿਲਕੁਲ madam

ਹਾਂਜੀ madam ਅਸੀਂ ਤੁਹਾਡੇ ਸਾਮਾਨ ਦੀ packing ਉਸਦੀ ਹਰ ਤਰੀਕੇ ਨਾਲ ਅੱਛੀ ਤਰਾਂ packing ਕਰਕੇ ਆਪਣੇ vehicles ਦੇ ਵਿੱਚ ਰੱਖ ਦੇਵਾਂਗੇ। ਤੇ ਤੁਹਾਨੂੰ ਮੈਂ ਪੂਰੀ guarantee ਦਿੰਦਾ ਹਾਂ ਕਿ ਇਸ ਸਬੰਧੀ ਤੁਹਾਡੀ ਸਾਰੀ ਸਹਾਇਤਾ ਕਰਨ ਦੇ ਲਈ field officer ਵੀ ਮੌਜੂਦ ਹੋਵੇਗਾ ਜੋ ਤੁਹਾਡੇ ਘਰ ਦੇ ਸਾਰੇ ਸਮਾਨ ਨੂੰ ਇੱਕ ਜਗਾ ਤੋਂ ਦੂਜੀ ਜਗਾ ਪਹੁੰਚਾਉਣ ਦੇ ਲਈ ਪੂਰਾ ਨਿਸ਼ਠਾ ਦੇ ਨਾਲ ਕੰਮ ਕਰੇਗਾ ਤੇ ਮੈ ਤੁਹਾਨੂੰ ਦੱਸਣਾ ਚਾਹਾਂਗਾ madam ਕਿ ਸਾਡੀ company ਵੱਲੋਂ ਇਸ ਸਬੰਧੀ ਕੋਈ ਹੋਰ charges ਨਹੀਂ ਲਿਆ ਜਾਵੇਗਾ ਜੋ ਦੱਸੇ ਗਏ ਨੇ ਓਹੀ charges ਤੁਹਾਨੂੰ ਦੇਣੇ ਹੋਣਗੇ ਤੇ ਇੱਕ ਹੋਰ ਚੀਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ madam ਕਿ ਸਾਡੇ company ਦੇ ਵਿੱਚ ਜ਼ਿਆਦਾਤਰ ਜੋ ਵਿਅਕਤੀ ਕੰਮ ਕਰਦੇ ਹਨ ਉਹਨਾਂ ਨੂੰ ਕੰਮ ਕਰਦੇ ਹੋਏ, ਪੂਰੇ ਤੀਹ ਸਾਲ ਹੋ ਗਏ ਨੇ ਸੇ~ ਓਹਨਾ ਨੂੰ ਕਾਫੀ ਤਜਰਬਾ ਹੈ ਭਾਰੀ ਸਮਾਨ ਇੱਕ ਜਗਾ ਤੋਂ ਦੂਸਰੀ ਜਗਾ ਪਹੁਚਾਉਣ ਦਾ ਤੇ ਸਾਡੀ company ਦੀ brand value ਇਸੇ ਗੱਲ ਤੇ ਨਿਰਭਰ ਕਰਦੀ ਹੈ ਕਿ ਸਾਡੀ work force ਪੂਰੀ ਨਿਸ਼ਠਾ ਦੇ ਨਾਲ ਅਤੇ ਪੂਰੇ ਸਮਰਪਣ ਦੇ ਨਾਲ ਕੰਮ ਕਰਦੀ ਹੈ ਤੇ ਤੁਹਾਨੂੰ ਅਸੀਂ ਬੇਫਿਕਰ ਹੋਣ ਦੀ ਪੂਰੀ guarantee ਦਿੰਦੇ ਹਾਂ ਕਿ ਤੁਹਾਡਾ ਸਮਾਨ ਇੱਕ ਜਗਾ ਤੋਂ ਦੂਜੀ ਜਗਾ ਬਹੁਤ ਹੀ, ਆਸਾਨੀ ਨਾਲ ਪਹੁੰਚਾਇਆ ਜਾਵੇਗਾ ਅਤੇ ਤੁਹਾਨੂੰ ਇਸ ਸੰਬੰਧੀ ਸਾਡੇ app ਦੇ ਰਾਹੀਂ ਪੂਰੀ ਜਾਣਕਾਰੀ ਮਿਲੇਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਕਿ ਗੂਗਲ play store ਤੇ ਤੁਸੀ ਸਾਡੀ ABC logistic solution company ਦਾ app download ਕਰ ਸਕਦੇ ਹੋ app download ਕਰਨ ਤੋਂ ਬਾਅਦ ਤੁਹਾਨੂੰ ਸਭ ਤੋਂ ਪਹਿਲਾਂ my app

ਅਤੇ ਉਸਤੋਂ ਇਲਾਵਾ ਹਾਂਜੀ ਮੈਡਮ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਅਹ ਸਾਡੇ Company ਦਾ app ਜੋ ਹੈ ਉਹ ਗੂਗਲ play store ਤੋਂ download ਕਰੋ download ਕਰਨ ਤੋਂ ਬਾਅਦ ਤੁਹਾਨੂੰ ਉੱਥੇ option ਮਿਲੇਗਾ save my profile Save my profile ਤੇ ਜਾਕੇ ਤੁਸੀਂ ਆਪਣੀ profile ਸੰਬੰਧੀ ਸਾਰੀ ਜਾਣਕਾਰੀ ਜਿਵੇਂ ਕਿ ਤੁਹਾਡਾ ਨਾਮ ਪਤਾ ਤੇ ਤੁਹਾਡੇ ਸਮਾਨ ਸੰਬੰਧੀ

ਇਸ ਸੰਬੰਧੀ ਅਸੀਂ ਤੁਹਾਨੂੰ confirmation link ਤੁਹਾਡੀ E mail ਤੇ ਭੇਜਾਂਗੇ ਜਦੋਂ ਤੁਸੀਂ ਆਪਣਾ E mail box ਖੋਲ ਕੇ inbox ਖੋਲ ਕੇ ਤੁਸੀਂ, ਉਸ link ਤੇ click ਕਰੋਂਗੇ ਤਾਂ ਤੁਹਾਡੀ E mail ID ਆਪਣੇ ਆਪ confirm ਕਰ ਦਿੱਤੀ ਜਾਵੇਗੀ system ਤੁਹਾਡੀ E mail ਦੇ ਵੇਰਵੇ

Click ਕਰਨਾ ਹੋਵੇਗਾ ਜਦੋਂ ਤੁਸੀਂ mobile number enter ਕਰੋਂਗੇ enter ਕਰਨ ਤੋਂ ਬਾਅਦ ਤੁਹਾਨੂੰ ਉੱਥੇ ਛੇ ਅੰਕਾਂ ਦਾ OTP ਮਿਲੇਗਾ, ਛੇ ਅੰਕਾਂ ਦਾ OTP ਭਰਨ ਤੋਂ ਬਾਅਦ ਤੁਹਾਡਾ mobile number verify ਹੋ ਜਾਵੇਗਾ, ਸਮਾਨ ਤੁਸੀਂ ਜਿਸ ਜਗਾ ਤੇ ਪਹੁੰਚਾਉਣਾ ਹੈ ਉਸ ਜਗਾ ਬਾਰੇ ਤੁਹਾਨੂੰ request ID ਦੇ ਵਿੱਚ ਆਪਣਾ Address ਭਰਨਾ ਹੋਵੇਗਾ, ਉਹ address ਭਰਨ ਤੋਂ ਬਾਅਦ ਤੁਹਾਨੂੰ ਜਿਸ ਜਗਾ ਤੇ ਸਮਾਨ ਪਹੁੰਚਾਉਣਾ ਹੈ, ਉਸ ਜਗਾ ਦਾ address ਭਰਨਾ ਹੋਵੇਗਾ, ਇਸਤੋਂ ਬਾਅਦ madam ਤੁਹਾਨੂੰ ਉੱਥੇ ਇੱਕ ਚਾਰ ਅੰਕਾਂ ਦਾ OTP ਦੁਬਾਰਾ ਤੋਂ ਮਿਲੇਗਾ ਇਸ OTP ਦੇ ਤਹਿਤ ਤੁਸੀਂ ਆਪਣਾ request ID ਅਹ confirm ਕਰ ਸਕਦੇ ਹੋ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ madam ਕਿ ਆਹ ਜੇਕਰ ਤੁਸੀਂ ਆਹ ਹੋਰ ਅਹ ਆਪਣਾ ਸਮਾਨ ਇੱਕ ਜਗਾ ਤੋਂ ਦੂਸਰੀ ਜਗਾ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਡੇ ਗ੍ਰਾਹਕ ਸੇਵਾ ਪ੍ਰਤੀਨਿਧੀ ਉਸ ਸੰਬੰਧੀ ਵੀ ਤੁਹਾਡੀ ਪੂਰੀ ਸਹਾਇਤਾ ਕਰਨਗੇ ਅਤੇ ਤੁਸੀਂ ਘਰ ਬੈਠੇ ਬਿਨਾਂ ਕਿਤੇ ਗਏ, ਆਪਣੀ mobile application ਰਾਹੀਂ ਹੀ ਸਾਡੀ company ਦੀ mobile application ਵਿੱਚ request ਦਰਜ਼ ਕਰਵਾ ਕੇ ਆਪਣੇ ਕੋਈ ਵੀ service ਦਾ ਇਸਤੇਮਾਲ ਕਰ ਸਕਦੇ ਹੋ। ਮੈਂ ਤੁਹਾਨੂੰ ਦੱਸਣਾ ਚਾਹਂਗਾ ਕਿ ਜੇ ਤੁਸੀਂ ਆਪਣਾ ਸਮਾਨ ਇਕ ਜਗਾ ਤੋਂ ਦੂਜੀ ਜਗਾ ਪਹੁੰਚਾਉਣਾ ਹੈ ਤਾਂ ਉਹਦੇ ਇੱਕ ਇੱਕ ਵੇਰਵੇ ਲੰਬਾਈ ਚੌੜਾਈ ਮੋਟਾਈ ਅਤੇ ਭਾਰ,

ਠੀਕ ਆ ਹਾਂਜੀ ਠੀਕ ਆ। ਹਾਂਜੀ ਹੋਰ, ਤੁਹਾਡੇ ਘਰੇ ਠੀਕ ਸਾਰੇ? ਹਾਂਜੀ? ਤੁਹਾਡੇ ਘਰੇ ਠੀਕ ਸਾਰੇ? ਹਾਂਜੀ ਹਾਂਜੀ ਸਾਡੇ ਘਰੇ ਵੀ ਠੀਕ ਹੈ ਸਾਰੇ ਈ, ਹੋਰ ਤੁਸੀ ਕਾੱਲ ਕਿਵੇਂ ਕੀਤੀ ਅੱਜ ਮੈਨੂੰ ਅਮ ਬਸ ਮੈਂ ਅਮ ਬਸ ਓਦਾਂ ਹੀ ਕੀਤੀ ਸੀ ਤੇ ਮੈਂ ਨਾ ਇਕ ਸ਼ੋਅ ਵੇਖ ਰਹੀ ਸੀ ਰਾਮ ਜੀ ਦਾ । ਤੇ ਤੁਸੀਂ ਮੈਨੂੰ ਓਹਨਾ ਦੇ ਬਾਰੇ ਦੱਸ ਸਕਦੇ ਹੋ? ਅਹ ਹਾਂਜੀ ਹਾਂਜੀ, ਕੀ ਪੁੱਛਣਾ ਚਾਹ ਰਹੇ ਓ, ਮੈਨੂੰ ਦੱਸੋ? ਹਾਂਜੀ ਠੀਕ ਆ। ਫਿਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਉਸ ਚੀਜ਼ ਬਾਰੇ। ਹਾਂਜੀ ਹਾਂਜੀ ਭਗਵਾਨ ਰਾਮ ਅਤੇ ਦੇਵੀ ਸੀਤਾ ਅਪਨੇ ਚੋਦਾਂ ਸਾਲਾਂ ਦੇ ਬਨਵਾਸ ਤੋਂ ਬਾਅਦ ਯੁੱਧਿਆ-ਅਯੁੱਧਿਆ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

ਦੱਸਣ ਜਾ ਰਹੇ ਹਾਂ ਜਿੱਥੇ ਭਗਵਾਨ ਚੋਦਾਂ ਸਾਲਾਂ ਦੇ ਬਨਵਾਸ ਦੌਰਾਨ ਗਏ ਸਨ। ਠੀਕ ਹੈ ਤੇ ਅਹ ਅਯੋਧਿਆ, ਹਾਂਜੀ ਅਯੁੱਧਿਆ ਉੱਤਰ ਪ੍ਰਦੇਸ਼ ਬਾਰੇ ਤੁਸੀਂ ਦਸ ਸਕਦੇ ਓ ਮੈਨੂੰ? ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸ ਦਿੰਦੀ ਆ, ਅਹ ਜੇਕਰ ਤੁਸੀ ਰਾਮਾਇਣ ਬਾਰੇ ਚੰਗੀ ਤਰਾਂ ਜਾਨਣਾ ਚਾਹੁੰਦੇ ਓ ਤਾਂ ਇੱਕ ਵਾਰ ਅਯੁੱਧਿਆ ਜਰੂਰ ਜਾਓ ਅਯੁੱਧਿਆ ਉੱਤਰ ਪ੍ਰਦੇਸ਼ ਵਿਚ ਫੈਜ਼ਾਬਾਦ ਦੇ ਨੇੜੇ ਇੱਕ ਸਥਾਨ, ਭਗਵਾਨ ਰਾਮ ਦੇ ਜਨਮ ਸਥਾਨ ਵੱਜੋਂ ਜਾਣਿਆ ਜਾਂਦਾ ਹੈ। ਇੱਥੇ ਬਹੁਤ ਸਾਰੇ ਮੰਦਰ ਅਤੇ ਹੋਰ ਧਾਰਮਿਕ ਸਥਾਨ ਹਨ ਜੋ ਇਹਨਾਂ ਨੂੰ ਰਾਮਾਇਣ ਨਾਲ ਜੋੜਦੇ ਹਨ। ਕਨਕ ਭਵਨ ਮੰਦਰ, ਹਨੂਮਾਨ ਗੜ੍ਹੀ ਮੰਦਰ, ਸਰਯੂ ਨਦੀ ਘਾਟ ਇੱਥੇ ਦੇਖਣ ਲਈ ਕੁੱਝ ਅਜਿਹੇ ਸਥਾਨ ਹਨ, ਜਿਥੇ ਲੋਕ ਦੂਰ ਦੂਰ ਤੋਂ ਦੇਖਣ ਲਈ ਆਉਂਦੇ ਹਨ। ਠੀਕ ਹੈ ਜੀ? ਹਾਂਜੀ ਠੀਕ ਹੈ। ਹਾਂਜੀ। ਤੇ ਚਿਤਰਕੂਟ ਮੱਧਪ੍ਰਦੇਸ਼ ਬਾਰੇ ਦੱਸੋ ਫੇਰ। ਹਾਂਜੀ ਹਾਂਜੀ ਮੈਂ ਦੱਸ ਦਿੰਦੀ ਆ ਕਹਿੰਦੇ ਮੰਨਿਆ ਜਾਂਦਾ ਹੈ ਕਿ ਭਗਵਾਨ ਰਾਮ, ਲਕਸ਼ਮਣ ਅਤੇ ਦੇਵੀ ਸੀਤਾ ਇੱਥੇ ਗਿਆਰਾਂ ਸਾਲ ਤਕ ਚਿਤਰਕੂਟ ਵਿਚ ਠਹਿਰੇ ਸਨ, ਜੋ ਯਾਤਰਾਵਾਂ ਦੇ ਸਭ ਤੋਂ ਮਹੱਤਵਪੂਰਨ ਸਥਾਨਾਂ ਵਿਚੋਂ ਇਕ ਹੈ। ਇਹ ਇੱਥੇ ਸੀ ਕਿ ਰਾਮ ਅਤੇ ਸੀਤਾ, ਅਤਰੀ, ਸੱਤ ਅਮਰ ਸੰਤਾਂ ਵਿਚੋਂ ਇੱਕ ਅਤੇ ਉਸ ਦੀ ਪਤਨੀ ਅਨੁਸੂਯਾ ਦੇਵੀ ਨੂੰ ਮਿਲੇ ਸਨ। ਵਰਤਮਾਨ ਚਿਤਰਕੂਟ ਵਿੱਚ ਸਭ ਕੁਝ ਰਾਮ ਨਾਲ ਸੰਭੰਧਿਤ ਹੈ। ਰਾਮ ਘਾਟ, ਹਨੂਮਾਨ ਧਾਰਾ, ਕਾਮਦਗੀਰੀ, ਜਾਨਕੀ ਕੁੰਡ, ਸਪਤਿਕ ਸ਼ਿਲਾ, ਗੁਪਤ ਗੁਵ ਗੋਦਾਵਰੀ ਦਾ ਨੱਕ ਵੱਢ ਦਿੱਤਾ ਸੀ। ਇਹ ਹਿੰਦੂ ਧਰਮ ਦੇ ਪੈਰੋਕਾਰਾਂ ਲਈ ਭਾਰਤ ਵਿਚ ਸਭ ਤੋਂ ਵੱਧ ਸਤਿਕਾਰਿਤ ਧਾਰਮਿਕ ਅਸਥਾਨਾਂ ਵਿਚੋਂ ਇਕ ਹੈ।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

ਕਿਹਾ ਜਾਂਦਾ ਹੈ ਕੇ ਲੇਪਾਕਸ਼ੀ ਉਹ ਸਥਾਨ ਹੈ ਜਿੱਥੇ ਘ ਘਟਨਾ ਵਾਪਰੀ ਸੀ। ਜਦੋਂ ਵੀ ਤੁਸੀਂ ਇੱਥੇ ਆਓ ਇੱਕ ਵਾਰ ਵੀਰਭੱਦਰ ਮੰਦਰ ਜਰੂਰ ਜਾਉ। ਦੁਨੀਆ ਦੀ ਸਭ ਤੋਂ ਵੱਡੀ ਨੰਦੀ ਮੂਰਤੀ ਇਥੇ ਸਥਾਪਿਤ ਹੈ।

ਥੋੜੀ ਦੇਰ ਬਾਅਦ ਸੀਤਾ, ਰਾਮ ਅਤੇ ਲਕਸ਼ਮਣ ਆਪਣੇ ਪਰਿਵਾਰਾਂ ਨਾਲ ਦੋਬਾਰਾ ਅਯੁੱਧਿਆ ਲਈ ਰਵਾਨਾ ਹੋਏ। ਵਰਤਮਾਨ ਵਿਚ ਇਹ ਸਥਾਨ ਮਨਾਰ ਟਾਪੂ ਦੇ ਉੱਤਰ ਪੱਛਮੀ ਤੱਟ ਉੱਤੇ ਸਥਿਤ ਹੈ।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 ਇਹ ਸਥਾਨ ਸੁੰਦਰ ਵਿਵੇਕਾਨੰਦ ਮੰਦਰ ਅਤੇ ਸ਼ਿਵ ਮੰਦਰ ਲਈ ਮਸ਼ਹੂਰ ਹੈ। ਇਹ ਵੀ ਮੰਨਿਆ ਜਾਂਦਾ ਹੈ ਕੇ ਸੀਤਾ ਨੇ ਸ਼੍ਰੀ ਲੰਕਾ ਤੋਂ ਵਾਪਿਸ ਆਉਂਦੇ ਸਮੇਂ ਇਥੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ। ਕਹਿੰਦੇ ਕਿਸ਼ਕਿੰਧਾ ਜਿਸਨੂੰ ਹੁਣ ਹੰਪੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸ ਸਮੇ ਇਸ ਸਥਾਨ ਤੇ ਬਾਂਦਰਾਂ ਦਾ ਰਾਜ ਸੀ। ਇਹ ਉਹ ਸਥਾਨ ਹੈ ਜਿਥੇ ਰਾਮਾਇਣ ਦੇ ਦੌਰਾਨ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 ਅਤੇ ਸੁਘਰੀਵ ਨੂੰ ਮਿਲੇ ਸਨ। ਜੇਕਰ ਤੁਸੀਂ ਹੰਪੀ ਘੁੰਮਣ ਆਉਂਦੇ ਹੋ ਤਾਂ ਵੀਰੂਪਕਸ਼ਾ ਮੰਦਰ, ਬੀਠਲ ਮੰਦਰ ਜਰੂਰ ਜਾਓ। ਇਥੇ ਤੱਕ ਤਾਂ ਤੁਹਾਨੂੰ ਪਤਾ ਲਗ ਗਿਆ ਸਾਰਾ ਹਜੇ ਤੱਕ ਦਾ? ਜਿਸ ਬਾਰੇ ਕਿਹਾ ਜਾਂਦਾ ਹੈ ਕਿ ਸੁਘਰੀਵ ਨੇ ਸੀਤਾ ਦੇ ਗਹਿਣੇ ਛੁਪਾਏ ਹੋਏ ਸਨ। ਚੱਟਾਨਾਂ ਤੇ ਨਿਸ਼ਾਨ ਅਤੇ ਧਾਰੀਆਂ ਹਨ ਜੋ ਕਿ ਸੀਤਾ ਦੇ ਗਹਿਣਿਆਂ ਤੋਂ ਬਣੀਆਂ ਹਨ। ਤਾਂ ਇੱਕ ਵਾਰ ਅਯੁੱਧਿਆ ਜਰੂਰ ਆਇਓ। ਕਹਿੰਦੇ ਜਿਹੜਾ ਅਯੁੱਧਿਆ ਵਾ ਉਹ ਉੱਤਰ ਪ੍ਰਦੇਸ਼ ਵਿਚ ਫੈਜ਼ਾਬਾਦ, ਇਕ ਜਗ੍ਹਾ ਦਾ ਨਾਮ, ਓਹਦੇ ਨੇੜੇ ਇਕ ਸਥਾਨ ਹੈ ਜਿਥੇ ਭਗਵਾਨ ਰਾਮ ਦੇ ਜਨਮ ਸਥਾਨ ਇਥੇ ਬਹੁਤ ਸਾਰੇ ਮੰਦਰ ਤੇ ਹੋਰ ਧਾਰਮਿਕ ਸਥਾਨ ਹਨ ਜੋ ਇਹਨਾਂ ਨੂੰ ਰਾਮਾਇਣ ਨਾਲ ਜੋੜਦੇ ਹਨ। ਮਤਲਬ ਉੱਥੇ ਏਨੇ ਸਾਰੇ ਮੰਦਰ ਤੇ ਮਤਲਬ ਹੋਰ ਇਸ ਸਥਾਨ ਤੋਂ ਬਿਨਾਂ ਹੋਰ ਧਾਰਮਿਕ ਸਥਾਨ ਵੀ ਹਨ ਜੋ ਇਹਨਾਂ ਨੂੰ ਰਾਮਾਇਣ ਨਾਲ ਜੋੜ ਦਿੰਦੇ ਨੇ। ਅਮ ਕਨਕ ਭਵਨ ਤੇ ਮੰਦਰ ਤੇ ਹੋਰ ਕੀ ਸੀ? Hello sir hello hello madam ਮੈਂ ABC comp~ hello ma'am ਕੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਉਹ sorry sir ਮਾਫ਼ ਕਰਨਾ ਮੈਨੂੰ ਲੱਗਿਆ madam ਦੀ ਆਵਾਜ਼ ਹੈ ਹਾਂਜੀ hell~ hello madam hello sorry sorry ਮਾਫ਼ ਕਰਿਓ sir ਮੈਨੂੰ ਲੱਗਿਆ ਤੁਸੀਂ madam ਹੋ ਹਾਂ~ ਮਾਫ਼ ਕਰਿਓ sir hello sir ਮੈਂ ABC telecom company ਵਿੱਚੋਂ ਗੱਲ ਕਰ ਰਹੀ ਹਾਂ telecom company ਵਿੱਚੋਂ ਮੇਰਾ ਨਾਮ ਕਾਬੇਰੀ ਹੈ ਮੈਂ ਤੁਹਾਡੀ ਕੀ ਸਹਾਇਤਾ ਕਰ ਸਕਦੀ ਹਾਂ sir

ਜੀ sir ਤੁਹਾਡਾ ਸਵਾਗਤ ਹੈ sir ਕੁਛ ਸਮਾਂ ਇੰਤਜ਼ਾਰ ਕਰੋ ਮੈਂ ਤੁਹਾਨੂੰ ਦੱਸਦੀ ਹਾਂ। Hello sir ਹਾਂਜੀ sir sir ਮੈਂ ਤੁਹਾਨੂੰ ਦੱਸਣਾ ਚਾਹਾਂਗੀ, ਸਭ ਤੋਂ ਪਹਿਲਾਂ ਤਾਂ ਜੀ ਸਾਡੀ company ਵਿੱਚ ਜਿਹੜਾ ਹੈਗਾ sir ਕੀ ਮੈਂ ਜਾਣ ਸਕਦੀ ਹਾਂ ਕਿ ਤੁਸੀਂ ਕਿੰਨੇ ਵਾਲਾ recharge ਕਰਵਾਉਂਦੇ ਹੋ ਫਿਰ ਮੈਂ ਤੁਹਾਨੂੰ ਦੱਸਾਂਗੀ ਉਸ ਤੋਂ ਉੱਪਰ ਉੱਤੇ ਹੋਰ recharge ਬਾਰੇ, ਜੀ sir ਮੈਂ ਤੁਹਾਨੂੰ ਦੱਸਦੀ ਹਾਂ ਅੱਗੇ ਦੋ ਸੌ ਪੰਜਾਹ ਵਿੱਚ ਤਾਂ ਮੈਨੂੰ ਲੱਗਦਾ sir ਤੁਹਾਨੂੰ ਇੱਕ GB ਇੱਕ ਦਿਨ ਲਈ ਮਿਲਦੀ ਹੋਵੇਗੀ, ਜਿਸ ਵਿੱਚ ਤੁਹਾਨੂੰ ਤੇ speed ਮਿਲਦੀ ਹੋਵੇਗੀ two four G speed ਨਹੀਂ ਮਿਲਦੀ ਹੋਊਗੀ two G speed ਮਿਲਦੀ ਹੋਵੇਗੀ sir ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸਾਡੇ company ਵਿੱਚ ਰੁਪਏ ਚਾਰ ਸੌ ਉਣੰਜਾ ਵਿੱਚ, ਢਾਈ GB data ਹਰ ਦਿਨ ਤੁਹਾਨੂੰ ਮਿਲੇਗਾ ਢਾਈ GB data sir ਬਹੁਤ ਜ਼ਿਆਦਾ ਹੁੰਦਾ ਹੈ, ਜੇਕਰ ਤੁਸੀਂ ਚਲਾਉਣਾ ਚਾਹੋ but sir ਜਿਵੇਂ ਤੁਸੀਂ ਮੈਨੂੰ sir ਢਾਈ GB data ਇੱਕ ਦਿਨ ਤੁਹਾਨੂੰ ਮਿਲੇਗਾ, ਇਸ ਤੋਂ ਇਲਾਵਾ unlimited calls ਤੁਸੀਂ ਕਰ ਸਕਦੇ ਹੋ ਅਠਾਈ ਦਿਨਾਂ ਦੀ ਇਹਦੀ validity ਹੋਵੇਗੀ ਇਸ ਤੋਂ ਇਲਾਵਾ sir ਤੁਹਾਨੂੰ ਚਾਰ ਸੌ ਪਚਵੰਜਾ ਰੁਪਏ ਵਿੱਚ ਇੱਕ offer ਦਿੱਤਾ ਜਾਂਦਾ ਹੈ, ਜਿਸ ਵਿੱਚ ਤੁਹਾਨੂੰ ਛੇ GB total ਮਿਲੇਗੀ।

ਛੇ GB total data ਮਿਲੇਗਾ unlimited calls ਮਿਲਣਗੀਆਂ sir ਤੁਹਾਨੂੰ ਚੁਰਾਸੀ ਦਿਨਾਂ ਲਈ sir ਮੈਨੂੰ ਲੱਗਦਾ ਹੈ ਛੇ GB data ਤੁਸੀਂ ਇੱਕ ਦਿਨ ਵਿੱਚ ਵਰਤ ਲਓਗੇ ਤੇ ਚੁਰਾਸੀ ਦਿਨ ਤੁਸੀਂ ਇਉਂ ਹੀ ਬੈਠੇ ਰਹੋਂਗੇ ਇਸ ਤੋਂ ਇਲਾਵਾ ਤੁਹ~ ਤੁਹਾਨੂੰ sir offer offer ਮਿਲਦਾ ਹੈ ਚਾਰ ਸੱਤ ਨੋਂ ਰੁਪਏ ਵਿੱਚ ਡੇਢ GB data ਹਰੇਕ ਦਿਨ ਮਿਲੇਗਾ ਤੇ unlimited calls ਤੁਸੀਂ ਕਰ ਸਕਦੇ ਹੋ ਇਹ ਹੋਵੇਗਾ ਛਪੰਜਾ ਦਿਨਾਂ ਲਈ। ਠੀਕ ਹੈ sir ਇਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ offer ਦੱਸਦੀ ਹਾਂ ਜਿਵੇਂ ਕਿ ਪੰਜ ਸੌ ਰੁਪਏ ਵਿੱਚ ਤੁਹਾਨੂੰ ਇੱਕ offer ਮਿਲਦਾ ਹੈ ਇਸ ਵਿੱਚ ਤੁਸੀਂ ਕਰ ਸਕਦੇ ਹੋ ਰੋਜ਼ ਤੁਹਾਨੂੰ ਦੋ GB ਮਿਲੇਗੀ, ਤੇ per day ਲਈ ਤੇ ਸੌ SMS ਮਿਲਣਗੇ ਤੇ unlimited calling ਮਿਲੇਗੀ ਅਠਾਈ ਦਿਨਾਂ ਲਈ ਉਸ ਤੋਂ ਬਾਅਦ ਤੁਹਾਨੂੰ ਮਿਲੇਗਾ, ਛੇ ਸੌ ਨੜ੍ਹਿਨਵੇਂ ਰੁਪਏ ਵਿੱਚ ਛੇ ਸੌ ਨੜ੍ਹਿਨਵੇਂ ਰੁਪਏ ਵਿੱਚ ਤੁਹਾਨੂੰ, ਢਾਈ GB ਹਰ ਦਿਨ ਮਿਲੇਗੀ unlimited messages unlimited messages ਸਿਰਫ਼ ਵਾਟਸੈਪ ਵਾਲੇ ਮਿਲਣਗੇ unlimited calls ਮਿਲਣਗੀਆਂ ਤੇ ਸੌ message ਦੂਸਰੇ ਮਿਲਣਗੇ text ਵਾਲੇ ਉਸ ਤੋਂ ਇਲਾਵਾ sir ਸਾਡੇ company ਵਿੱਚ ਇੱਕ ਹੋਰ offer ਹੈ ਨੋਂ ਸੌ ਨੜ੍ਹਿਨਵੇਂ ਵਾਲਾ, ਨੋਂ ਸੌ ਨੜ੍ਹਿਨਵੇਂ ਵਿੱਚ ਤੁਹਾਨੂੰ ਹਰ ਰੋਜ਼ ਚਾਰ GB ਮਿਲੇਗੀ unlimited calls ਮਿਲਣਗੀਆਂ ਸਿਰਫ਼ ਚੁਰਾਸੀ ਦਿਨਾਂ ਲਈ। ਇਸ ਤੋਂ ਇਲਾਵਾ sir ਸਾਡੀ company ਵਿੱਚ offer ਹੈਗਾ, ਹਾਂਜੀ sir ਮੈਂ ਦੱਸ ਰਹੀ ਹਾਂ ਕੁਛ ਸਮਾਂ ਇੰਤਜ਼ਾਰ ਕਰੋ ਮੈਂ ਸਾਰੇ ਆਪਣੇ data ਅਹ ਵਾਲੇ plan ਖੋਲੇ ਹੋਏ ਹਨ sir ਥੋੜ੍ਹਾ ਜਿਹਾ, ਉਹ confusion ਹੋ ਗਈ ਸੀ net 'ਚ ਇਸ ਕਰਕੇ ਥੋੜ੍ਹਾ time ਲੱਗ ਰਿਹਾ ਕੁਛ ਸਮਾਂ ਇੰਤਜ਼ਾਰ ਕਰੋ ਤੁਹਾਨੂੰ ਦੱਸ ਰਹੀ ਹਾਂ। ਹਾਂਜੀ sir ਜੀ sir ਇੱਕ offer ਤੁਹਾਨੂੰ ਮਿਲਦਾ ਹੈ ਅੱਗੇ ਪੰਦਰਾਂ ਸੌ ਨੜ੍ਹਿਨਵੇਂ ਰੁਪਏ ਵਿੱਚ ਪੰਦਰਾਂ ਸੌ ਨੜ੍ਹਿਨਵੇਂ ਵਿੱਚ ਹਰ ਦਿਨ ਤੁਹਾਨੂੰ ਢਾਈ GB ਮਿਲੇਗੀ ਅਤੇ,

ਲਈ ਦਿੱਤਾ ਜਾਵੇਗਾ ਦੋ ਸਾਲਾਂ ਲਈ ਤੁਸੀਂ unlimited calls ਕਰ ਸਕਦੇ ਹੋ ਇੰਡੀਆ ਵਿੱਚ ਕਿਤੇ ਵੀ ਅਤੇ

ਤਿੰਨ GB data ਦਿੱਤਾ ਜਾਊਗਾ ਹਰ ਦਿਨ ਇੱਕ ਦਿਨ ਤੇ ਉਸ ਤੋਂ ਇਲਾਵਾ ਤਿੰਨ ਸਾਲ ਲਈ unlimited ਜਿਹੜੀਆਂ calls ਨੇ ਉਹ ਕਰ ਸਕਦੇ ਹੋ ਕਿਤੇ ਵੀ sir ਤੁਸੀਂ ਮੈਨੂੰ sir ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ,

ਉਹਦੇ ਵਿੱਚ sir ਮੇਰੀ ਗੱਲ ਸੁਣੋ ਜੇ ਤਿੰਨ GB data ਇੱਕ ਦਿਨ ਵਿੱਚ ਤੁਹਾਨੂੰ ਮਿਲਦਾ ਹੈ, ਇਹ ਤੁਹਾਡੇ ਜੀ phone ਦੇ ਉੱਪਰ ਇੱਕ instruction ਦਿੱਤੀ ਹੁੰਦੀ ਆ ਕਿ ਤੁਹਾਡੇ ਕੋਲ ਇੰਨਾ data ਹੈ ਤਿੰਨ GB ਆ ਇਹ 'ਚ ਤੇ ਤਿੰਨ GB ਵਿੱਚ ਜੇਕਰ ਤੁਸੀਂ match ਦੇਖ ਲਿਆ ਤਾਂ ਉਹ ਤੇ ਲਿਖਿਆ ਹੋਇਆ ਆ ਜਾਊਗਾ ਕਿ ਤੁਸੀਂ ਇੱਕ GB use ਕਰ ਲਿਆ ਹੈ ਹੁਣ ਤੁਹਾਡੇ ਕੋਲ ਦੋ GB ਹੈ sir ਉਸ ਨੂੰ ਪੜ੍ਹ ਪੜ੍ਹ ਕੇ ਸਹੀ ਤਰੀਕੇ ਨਾਲ, ਮਲਤਬ ਉੱਪਰ ਜਿਹੜਾ ਲਿਖਿਆ ਹੋਵੇਗਾ instructions ਨੂੰ ਦੇਖ ਲਇਓ, ਤੁਸੀਂ ਆਪਣਾ net ਵਰਤ ਲਿਆ ਕਰੋ, ਜੇਕਰ ਤੁਹਾਨੂੰ ਅਗਰ ਬਿਲਕੁਲ ਹੀ ਹੱਦੋ ਵੱਧ net ਚਾਹੀਦਾ ਹੈ ਤਾਂ ਤੁਹਾਨੂੰ broadband ਲਗਵਾਉਣਾ ਚਾਹੀਦਾ ਹੈ। ਜਿਸ ਵਿੱਚ ਤੁਹਾਨੂੰ ਬਿਲਕੁਲ ਹੀ ਸਾਡੀ company XYZ ਵੱਲੋਂ broadband ਵਾਲੇ offer ਵੀ ਚਲਾਏ ਗਏ ਹਨ ਇਸ ਵਿੱਚ, ਹਾਂਜੀ ਅਹ ਤੁਹਾਡਾ ਨਾਮ ਕੀ ਦੱਸਿਆ ਆਪਣਾ?

ਚਾਰ ਪੰਜ ਵਾਰ ਪੈਸੇ ਪਵਾ ਲਏ ਜੀ ਦੋ ਮਹੀਨਿਆਂ ਵਿੱਚ ਉਹ ਖ਼ਤਮ ਹੋਈ ਜਾਂਦੇ ਨੇ, ਖ਼ਤਮ ਹੋਈ ਜਾਂਦੇ ਨੇ, ਖ਼ਤਮ ਹੋਈ ਜਾਂਦੇ ਨੇ, ਤੁਸੀਂ ਮੈਨੂੰ ਇਉਂ ਦੱਸੋ, ਮੈਨੇ ਕਿੰਨੇ ਪੈਸੇ ਪਵਾਏ ਤੇ ਫਿਰ ਮੇਰੇ ਉਹ ਕਿਵੇਂ ਕਿੱਥੇ ਕੱਟੇ ਨੇ, ਸਾਰੀ detail ਮੈਨੂੰ ਦੱਸੋ, ਕਿੰਨੇ messages ਦੇ ਕੱਟੇ ਨੇ, ਕਿੰਨੇ calls ਤੇ ਕੱਟੇ ਨੇ, ਕਿੰਨੇ ਕਿਹਦੇ ਤੇ ਕੱਟੇ ਨੇ। ਮੇਰਾ ਨਾਮ ਹੈਗਾ ਹੈ ਜੀ ਐਲੀਨਾ ਮਡੋਨਾ ਹਮ ਚੁਰਾਨਵੇਂ, ਤਰਾਨਵੇਂ, ਬਾਨਵੇਂ, ਇਕਾਨਵੇਂ। ਤਰਾਨਵੇਂ ਚੁਰਾਨਵੇਂ ਤਰਾਨਵੇਂ ਬਾਨਵੇਂ।

ਜੀ ਇਹ ਜੀ retailer ਸਾਡੇ ਘਰ ਕੋਲ ਹੀ ਹੈ, ਦਸਤਾਵੇਜ਼ ਜੀ ਮੈਨੇ ਆਧਾਰ ਕਾਰਡ ਦਿੱਤਾ ਸੀਗਾ ਆਪਣਾ ਤੇ ਉਹਨੇ photos ਲਿੱਤੀਆਂ ਸੀਗੀਆਂ ਦੋ।

ਜੀ ਜੇ ਥੋਤੋਂ ਕਰਵਾਉਣਾ ਹੋਵੇ ਤਾਂ ਕਿਵੇਂ ਹੋਊਗਾ system ਜੇ ਬਾਅਦ ਚੋਂ ਕਰਵਾਉਣਾ ਹੋਵੇ ਤਾਂ ਕਿਵੇਂ ਹੋਊਗਾ ਵੀ ਕੋਈ ਫ਼ਾਇਦਾ ਫ਼ੂਇਦਾ ਹੈਗਾ ਇਹ 'ਚ।

Hello ਸਤਿ ਸ੍ਰੀ ਅਕਾਲ ਦੀ ਕੀ ਹਾਲ ਹੈ?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

ਮਤਲਬ ਕਿ ਇਹਨਾਂ ਦਾ acting ਵੀ ਵਧੀਆ ਸੀਗੀ ਫਿਰ

ਕਿੰਨੇ ਵਧੀਆ ਵਧੀਆ ਰੋਲ ਕਰਦੇ ਹੁੰਦੇ ਸੀਗੇ,

ਜਨਮ ਹਨਾ ਦੋ ਅਪ੍ਰੈਲ ਉੱਨੀ ਸੌ ਚੁਰਾਸੀ ਨੂੰ ਹੋਇਆ, ਤੇ

ਰਮਤਾ ਜੋਗੀ ਤੋਂ ਇਹ ਇਹਨਾਂ ਨੇ ਆਪਣੀ film ਦੀ ਸ਼ੁਰੂਆਤ ਕੀਤੀ ਸੀ film career ਦੀ,

ਜਿਸਦਾ ਨਿਰਮਾਣ ਅਭਿਨੇਤਾ ਧਰਮਿੰਦਰ ਨੇ ਆਪਣੇ film ਹੇਠ ਕੀਤਾ ਸੀਗਾ, ਤੇ ਮਤਲਬ ਨਾ ਇੱਕ ਸਿੱਖ ਪਰਿਵਾਰ ਤੋਂ ਰੱਖਦੇ ਸੀਗੇ ਤਾਲੂਕਾਤ ਤੇ ਉਹਨਾਂ ਨੇ ਪੰਜਾ~ ਪਟਿਆਲਾ ਦੀ ਪੰਜਾਬੀ university ਤੋਂ law ਦੀ ਜਿਹੜੀ ਕੀਤੀ ਆ ਉਹਨਾਂ ਨੇ ਇਹਨਾਂ ਨੇ ਕਹਿੰਦੇ ਬਾਹਰੋਂ ਦੀ ਬਾਹਰੋਂ ਕੀਤੀ ਹੈਗੀ ਹੈ,

ਤੇ ਮੋ~ career ਦੀ ਗੱਲ ਕਰੀਏ ਤਾਂ ਮਤਲਬ ਇਹਨਾਂ ਨੇ acting career ਸ਼ੁਰੂ ਕਰਨ ਤੋਂ ਪਹਿਲਾਂ ਇੱਕ model ਵਜੋਂ ਕੰਮ ਕੀਤਾ ਨਾ

Professionally ਸੀਗਾ ਥੋੜ੍ਹੇ ਸਮੇਂ ਦੀ ਵਕਾਲਤ ਕੀਤੀ

ਹਮ ਤੇ ਇਹਨਾਂ ਨੇ modeling ਦੇ ਜਿੱਦਾਂ ਗਰਾਮਿਸ mister ਇੰਡੀਆ ਵਿੱਚ ਹਿੱਸਾ ਲਿਆ ਸੀਗਾ, ਗਰਾਮਿਸ mister ਪਾਰਲ~ ਅਹ personality ਅਤੇ mister talented ਵਜੋਂ ਬਣੇ ਸੀਗੇ ਇਹ 'ਚ ਹਿਮੇ~ ਹਿਮੇਂਤ ਦੇ ਰੋਹਿਤ ਗਾਂਧੀ ਵਰਗੇ ਹੋਰ ਡਿਜਾਇਨਰਾਂ ਨਾਲ ramp walk ਕੀਤਾ ਇਹਨਾਂ ਨੇ ਤੇ ਦੋ ਹਜ਼ਾਰ ਗਿਆਰਾਂ ਵਿੱਚ ਕਿੰਗ ਫਿਸ਼ਰ model hunt ਪੁਰਸਕਾਰ ਜਿੱਤਿਆ ਸੀਗਾ,

ਮਤਲਬ modeling ਦਾ ਜਿਹੜਾ career ਸੀਗਾ ਪ੍ਰ~ ਅਹ ਪ੍ਰਗਤੀ ਦੇ ਜਿਹੜਾ ਰੁੱਖ ਕੀਤਾ ਸੀਗਾ, ਹਾਂਜੀ ਹਾਂਜੀ ਤੇ ਵਕਾਲਤ ਵੀ ਇਹਨਾਂ ਜਿੱਦਾਂ modeling ਦੇ ਵਿੱਚ ਆਪਣੇ career ਦੀ ਪੂਰੀ ਇਹਨਾਂ ਨੂੰ ਅਹ satisfy ਨੀ ਸੀਗੇ ਵਕਾਲਤ ਫਿਰ ਉਹ ਮੁੜ ਵਕਾਲਤ 'ਚ ਹੀ ਆ ਗਏ ਹਨਾ, ਪਹਿਲੀ placement ਸਹਾਰਾ ਇੰਡੀਆ ਪਰਿਵਾਰ ਨਾਲ ਕਾਨੂੰਨੀ ਸਲਾਹ ਕਹਿ ਦਓ